ਇਹ ਜਿਹੜਾ ਪਿਚਰ ਦਾ ਵਿਊ ਵੇਖ ਰਹੇ ਹੋ ਇਹ ਖੇਤਾਂ ਦੇ ਵਿੱਚ--

ਇਹ ਪੈਲਸ ਬਹੁਤ ਵਧੀਆ ਇਹ ਪੈਲਸ ਦਾ ਗੇਟ ਬਣਿਆ ਹੋਇਆ ਤੇ ਉਹ ਡੈਕੋਰੇਸ਼ਨ ਬਹੁਤ ਵਧੀਆ ਲਾਈਟਾਂ ਲੱਗੀਆਂ ਹੋਈਆਂ।

ਵਿਊ ਹੈ ਇੱਥੇ ਹਰ ਤਰਹਾਂ ਦਿਆਂ ਕੁਰਸੀਆਂ ਟੇਬਲ ਸਕੂਲ ਦਾ ਫਰਨੀਚਰ ਬਣਦਾ ਹੈ ਸਕੂਲ ਦਾ ਫਰਨਿ--

ਬਹੁਤ ਬਾਰੀਆਂ ਲੱਗਣ ਵਾਲੀਆਂ ਬਾਰੀਆਂ ਦੇ ਖਾਨੇ ਲੱਗਣ ਵਾਲੇ ਆ ਦਰਵਾਜ਼ੇ ਲੱਗਣ ਵਾਲੇ ਆ।

ਇਹ ਜਿਹੜਾ ਵਿਊ ਵੇਖਦੇ ਪਏ ਔ ਪਿੱਚਰ ਦਾ ਬਹੁਤ ਵਧੀਆ ਐ ਇੱਥੇ ਨਾਟਕ ਚਲਦਾ ਪਿਆ ਐ ਝਾਂਸੀ ਦੀ ਰਾਣੀ।

ਹੋ ਰਿਹਾ ਐ ਇਹ ਬਹੁਤ ਵਧੀਆ ਵਿਊ ਐ ਆਸੇ ਪਾਸੇ ਦਾ ਵਾਤਾਵਰਨ ਬਹੁਤ ਵਧੀਆ।

ਜਿਹੜਾ ਵਿਚ ਦਾ ਵਿਊ ਬਹੁਤ ਵਧੀਆ ਇਹ ਜਿਹੜਾ--

ਕਾਲਜ ਬਣਿਆ ਬਹੁਤ ਵੱਡਾ ਇਹ ਕਾਲਜ ਦੇ ਵਿੱਚ ਕਮਰੇ ਬਹੁਤ ਹੈ ਇਥੇ ਵਿਦਿਆਰਥੀ ਬਹੁਤ ਪੜਦੇ ਨੇ ਥੱਲੇ ਕਾਰਾਂ ਕੁਰਾਂ ਖੜੀਆਂ ਬਾਹਰ ਪੌਦੇ ਲੱਗੇ ਹੋਏ ਆ।

ਏਹ ਜੇਹੜਾ ਪਿਕਚਰ ਦਾ ਵਿਊ ਬੋਹੁਤ ਵਧੀਆ ਹੈ ਖੇਤ ਹੈ ਖੇਤਾਂ ਦੇ ਵਿਚ--

ਬੂਟੇ ਲੱਗੇ ਹੋਏ ਹੈਂ ਘਾਹ ਘੂਹ ਹੈ ਮਿੱਟੀ ਹੈ ਖੇਤਾਂ ਚ ਏਹਦੇ ਬੋਹਤ ਵਧੀਆ ਵਾਤਾਵਰਣ ਹੈ।

ਮਾਤਾਰੇ ਐ ਡੈਕੋਰੇਸ਼ਨ ਬਹੁਤ ਵਧੀਆ ਐ ਪੈਲੇਸ ਦੀ ਇੱਥੇ ਪੈਲੇਸ ਬੁੱਕ ਕਰਾਓ ਤੇ ਅਪਣਾ ਵਿਆਹ ਸ਼ਾਦੀਆਂ ਕਰਾਓ।

ਇਹ ਦੋ ਲੋਗ ਓੱਤੇ ਖੜੇ ਐ ਪਤਾ ਨੀ ਛਾਲ਼ ਮਾਰਨ ਨੂੰ ਖੜੇ ਐ ਪਤਾ ਨੀ ਕੀ ਕਰਨ ਨੂੰ ਖੜੇ ਐ?

ਇਹ ਜਿਹੜਾ ਤੁਹੀ ਫੋਟੋ ਦੇ ਵਿੱਚ ਦੇਖਦੇ ਪਏ ਆਂ ਹੈਗਾ ਇੱਕ ਫੈਕਟਰੀ ਦਾ ਦੇਖ ਸਕਦੇ ਆ ਵੀ ਫੈਕਟਰੀ ਦੇ ਵਿੱਚ ਜਿਹੜਾ ਟਰੱਕ ਖੜਿਆ ਏ ਆ--

ਤੇ ਨਾਮ ਹੈਗਾ ਰਾਜਸਥਾਨ ਟਾਇਲ ਜਨਰੇਟ ਤੇ ਇਥੋਂ ਤੁਸੀਂ ਹੋਲਸੇਲ ਤੇ ਮਾਰਬਲ ਵੀ ਲੈ ਸਕਦੇ ਆ ਵਾਲ ਟਾਈਲ ਵੀ ਲੈ ਸਕਦੇ ਆ ਫਲੋਰ ਵੀ ਲੈ ਸਕਦੇ ਆਂ।